ਤੇ ਤਿੰਨ ਬੱਚਿਆਂ ਨੇ ਆਰਮੀ ਦੀ ਯੂਨੀਫਾਰ ਪਹਣੀ ਹੋਈ ਹੈ ਹੱਥ ਵਿੱਚ ਫਲੈਗ ਫੜੇ ਹੋਏ ਹਨ।

ਇਹ ਇੱਕ ਲੜਕਾ ਹੈ ਇਹ ਸਲਫੀ ਲੈ ਰਿਹਾ ਹੈ ਗਲ ਵਿੱਚ ਉਸਨੇ ਮਫਲਰ ਪਹਿਨਿਆ ਹੋਇਆ ਹੈ।

ਦਰਵਾਜ਼ਾ ਹੈ ਖਿੜਕੀਆਂ ਹਨ ਉੱਪਰ ਲਾਈਟ ਲੱਗੀ ਹੋਈ ਏ ਗਰਿਲ ਬਣੀ ਹੋਈ ਐ ਉੱਪਰ ਕੁਛ ਦਰਵਾਜੇ ਹਨ ਅਤੇ ਇੱਕ ਟੰਕੀ ਹੈ।

ਸਾਹਮਣੇ ਕੁਛ ਲੋਗ ਬੈਠੇ ਹੋਏ ਹਨ ਇਕ ਔਰਤ ਬੈਠੀ ਹੋਈ ਹੈ ਨੀਚੇ ਕੁਛ ਸੁਰੰਗ ਬਣੀ ਹੋਈ ਹੈ ਨੀਚੇ ਬਹੁਤ ਸਾਰੇ ਪੱਥਰ ਪੋਏ ਹੋਏ ਹਨ।

ਸਾਹਮਣੇ ਇੱਕ ਸੜਕ ਦਿਖਾਈ ਦੇ ਰਹੀ ਹੈ ਅਤੇ ਇੱਕ ਗੇਟ ਬਲੈਕ ਕਲਰ ਦੀਵਾਰ ਲੱਗੀ ਹੋਈ ਹੈ ਕੁਛ ਪੌੜੀਆਂ ਲੱਗੀਆਂ ਹੋਈਆਂ ਹਨ ਅਤੇ--

ਅਤੇ ਇੱਕ ਗਾਰਡਨ ਹੈ ਛੋਟਾ ਜਿਹਾ ਸਾਹਮਣੇ ਇੱਕ ਔਰੇਂਜ ਕਲਰ ਦੀ ਟੈਂਕੀ ਹੈ।

ਚਾਰਜਰ ਵਾਲੇ ਬਾਕਸ ਦਿਖਾਈ ਦੇ ਰਹੇ ਹਨ ਅਤੇ ਕੁਛ ਹੋਰ ਸਮਾਨ ਵੀ ਨਜ਼ਰ ਆ ਰਿਹਾ ਹੈ।

ਸਾਹਮਣੇ ਇੱਕ ਘਰ ਦਿਖਾਈ ਦੇ ਰਿਹਾ ਹੈ ਇੱਕ ਬੋਰਡ ਲੱਗਿਆ ਹੋਇਆ ਹੈ।

ਅਤੇ ਸਾਹਮਣ ਦੋ ਲੜਕੇ ਖੜੇ ਹਨ ਅਤੇ ਸ਼ੀਸ਼ੇ ਲੱਗੇ ਹੋਏ ਦਿਖਾਈ ਦੇ ਰਹੇ ਹਨ ਨੀਚੇ ਕੁਝ ਗਰੀਨ ਕਲਰ ਦਾ ਮੈ ਵਿਛਿਆ ਹੈ।

ਅਤੇ ਕੁਛ ਕਾਉੰਟਰ ਬਣੇ ਹੋਏ ਹਨ ਊਪਰ ਸਮਾਨ ਪਿਆ ਹੋਇਆ ਹੈ ਕੁਛ ਡੱਬੇ ਪਏ ਹੋਏ ਹਨ ਸਾਹਮਣੇ ਦਿਵਾਰ ਤੇ ਕਲੋਕ ਲੱਗਿਆ ਹੈ ਕੁਛ ਪੋਸਟਰ ਲੱਗੇ ਹੋਏ ਹਨ।

ਕੁੱਛ ਲੋਹੇ ਇਹਦੀਆਂ ਪਾਈਪਸ ਲੱਗੀਆਂ ਹਨ ਅਤੇ ਇੱਕ ਸੰਗਲੀ ਨਾਲ ਜੰਗਲਾਂ ਬੰਨਿਆ ਹੋਇਆ ਹੈ।

ਨੀਚੇ ਕੁਝ ਤੂੜੀ ਲ ਖਿਲਰੀ ਹੋਈ ਹੈ। ਬਰਾਊਨ ਬਲੈਕ ਅਤੇ ਵਾਈਟ ਮੈਂ ਬੱਕਰੀਆਂ ਬੈਠੀਆਂ ਹੋਈਆਂ ਹਨ।